ਜਾਵਾ ਵਿੱਚ ਵਾਈਲ ਲੂਪ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਤੁਸੀ ਵਾਈਲ ਲੂਪ ਦੇ ਬਾਰੇ ਵਿੱਚ ਸਿਖੋਗੇ
ਇਸਨੂੰ ਕਿਵੇਂ ਪ੍ਰਯੋਗ ਕਰਦੇ ਹਨ
ਇਸ ਟਿਊਟੋਰਿਅਲ ਲਈ ਅਸੀ ਪ੍ਰਯੋਗ ਕਰਾਂਗੇ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਦੇ ਲਈ ਤੁਹਾਨੂੰ ਜਾਵਾ ਵਿੱਚ ਰੀਲੇਸ਼ਨਲ ਆਪਰੇਟਰਜ਼ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਅਜਿਹਾ ਨਹੀਂ ਹੈ ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਨਿਮਨ ਵੇਬਸਾਈਟ ਉੱਤੇ ਜਾਓ
http ਸਪੋਕਨ ਟਿਊਟੋਰੀਅਲ ਓਰਗ ਐਚਟੀਟੀਪੀ http ਸਪੋਕਨ ਟਿਊਟੋਰੀਅਲ ਓਰਗ 160 http ਸਪੋਕਨ ਟਿਊਟੋਰੀਅਲ ਓਰਗ ਸਪੋਕਨ http ਸਪੋਕਨ ਟਿਊਟੋਰੀਅਲ ਓਰਗ http ਸਪੋਕਨ ਟਿਊਟੋਰੀਅਲ ਓਰਗ ਟਿਊਟੋਰੀਅਲ http ਸਪੋਕਨ ਟਿਊਟੋਰੀਅਲ ਓਰਗ http ਸਪੋਕਨ ਟਿਊਟੋਰੀਅਲ ਓਰਗ ਓਰਗ ਇੱਥੇ ਵਾਈਲ ਲੂਪ ਲਈ ਸਟਰਕਚਰ ਦਿੱਤੀ ਗਈ ਹੈ
ਇਸਦੇ ਦੋ ਭਾਗ ਹਨ
ਇੱਕ ਲੂਪ ਰਨਿੰਗ ਕੰਡੀਸ਼ਨ ਅਤੇ ਦੂਜਾ ਲੂਪ ਵੈਰਿਏਬਲ ਹੈ
ਹੁਣ ਇੱਕ ਉਦਾਹਰਨ ਵੇਖਦੇ ਹਾਂ
ਇਕਲਿਪਸ ਉੱਤੇ ਜਾਓ
ਇੱਥੇ ਸਾਡੇ ਕੋਲ ਬਾਕੀ ਕੋਡ ਲਈ ਜ਼ਰੂਰੀ ਇਕਲਿਪਸ ਇਦੇ ਅਤੇ ਸਕੇਲੇਟਨ ਹੈ
ਮੈਂ ਵ੍ਹਾਈਲਡੇਮੋ ਨਾਮਕ ਇੱਕ ਕਲਾਸ ਬਣਾਈ ਹੈ ਅਤੇ ਮੇਨ ਮੇਥਡ ਨੂੰ ਇਸ ਵਿੱਚ ਸ਼ਾਮਿਲ ਕਰ ਦਿੱਤਾ ਹੈ
ਅਸੀ ਇੱਕ ਵਾਈਲ ਲੂਪ ਦਾ ਪ੍ਰਯੋਗ ਕਰਕੇ 1 ਤੋਂ 10 ਤੱਕ ਸੰਖਿਆਵਾਂ ਪ੍ਰਿੰਟ ਕਰਾਂਗੇ
ਟਾਈਪ ਕਰੋ ਇੰਟ n 1 ਵੈਰਿਏਬਲ n ਸਾਡਾ ਲੂਪ ਵੈਰਿਏਬਲ ਹੈ ਟਾਈਪ ਕਰੋ ਵਾਈਲ ਪਰੇਂਥੇਸਿਸ ਵਿੱਚ n ਲੈੱਸ ਥਾਨ ਓਰ ਇਕੁਅਲ ਟੋ 10 ਬਰੈਕੇਟ ਖੋਲੋ ਅਤੇ ਬੰਦ ਕਰੋ ਇਹ ਕੰਡੀਸ਼ਨ ਲੂਪਿੰਗ ਰਨਿੰਗ ਕੰਡੀਸ਼ਨ ਕਹਾਉਂਦੀ ਹੈ
ਇਸਦਾ ਮਤਲੱਬ ਹੈ ਕਿ ਲੂਪ ਤੱਦ ਤੱਕ ਚੱਲਦਾ ਰਹੇਗਾ ਜਦੋਂ ਤੱਕ ਕੰਡੀਸ਼ਨ ਟਰੂ ਹੋਵੇਗੀ
ਸਾਡੇ ਕੇਸ ਵਿੱਚ ਇਹ ਤੱਦ ਤੱਕ ਚੱਲਦਾ ਰਹੇਗਾ ਜਦੋਂ ਤੱਕ n ਦੀ ਵੈਲਿਊ 10 ਤੋਂ ਘੱਟ ਜਾਂ ਬਰਾਬਰ ਹੈ
ਅਤੇ ਇਹ ਕੇਵਲ ਤੱਦ ਰੁਕੇਗਾ ਜਦੋਂ n ਦੀ ਵੈਲਿਊ 10 ਤੋਂ ਜਿਆਦਾ ਹੋ ਜਾਵੇਗੀ
ਲੂਪ ਦੇ ਅੰਦਰ ਅਸੀ n ਦੀ ਵੈਲਿਊ ਪ੍ਰਿੰਟ ਕਰਾਂਗੇ ਸਿਸਟਮ ਆਉਟ ਪ੍ਰਿੰਟਲਨ 160 ਅਤੇ ਫਿਰ ਜੋੜੋ n n 1160 ਇਸ ਪ੍ਰਕਾਰ ਪਹਿਲਾਂ 1 ਪ੍ਰਿੰਟ ਹੁੰਦਾ ਹੈ ਅਤੇ ਫਿਰ n ਦੀ ਵੈਲਿਊ 2 ਹੋ ਜਾਂਦੀ ਹੈ
ਫਿਰ ਲੂਪ ਕੰਡੀਸ਼ਨ ਦੀ ਜਾਂਚ ਕੀਤੀ ਜਾਂਦੀ ਹੈ
ਹਾਲਾਂਕਿ ਇਹ ਟਰੂ ਹੈ
2 ਪ੍ਰਿੰਟ ਕੀਤਾ ਜਾਂਦਾ ਹੈ ਅਤੇ n 3 ਹੋ ਜਾਂਦਾ ਹੈ
ਅਤੇ ਇਸ ਪ੍ਰਕਾਰ ਲੂਪ ਤੱਦ ਤੱਕ ਵਧਦਾ ਰਹਿੰਦਾ ਹੈ ਜਦੋਂ ਤੱਕ 10 ਪ੍ਰਿੰਟ ਹੋ ਜਾਂਦਾ ਹੈ ਉਸਦੇ ਬਾਅਦ n 11 ਹੋ ਜਾਂਦਾ ਹੈ ਅਤੇ ਕੰਡੀਸ਼ਨ ਟਰੂ ਨਹੀਂ ਹੁੰਦੀ ਅਤੇ ਲੂਪ ਰੁਕ ਜਾਂਦਾ ਹੈ
ਹੁਣ ਕੰਮ ਨਾਲ ਸੰਬੰਧਿਤ ਕੋਡ ਨੂੰ ਵੇਖਦੇ ਹਾਂ
ਸੇਵ ਅਤੇ ਰਨ ਕਰੋ
ਹਾਲਾਂਕਿ ਅਸੀ ਵੇਖਦੇ ਹਾਂ 1 ਤੋਂ 10 ਤੱਕ ਸੰਖਿਆਵਾਂ ਪ੍ਰਿੰਟ ਹੋ ਜਾਂਦੀਆਂ ਹਨ
ਹੁਣ ਅਸੀ 50 ਤੋਂ 40 ਤੱਕ ਸੰਖਿਆਵਾਂ ਪ੍ਰਿੰਟ ਕਰਾਂਗੇ ਹੁਣ ਅਸੀ 50 ਤੋਂ ਸ਼ੁਰੂ ਕਰਦੇ ਹਾਂ
n 1 ਨੂੰ n 50 ਨਾਲ ਬਦਲੋ ਅਤੇ ਅਸੀ 40 ਤੱਕ ਜਾਵਾਂਗੇ
ਦੂਜੇ ਸ਼ਬਦਾਂ ਵਿੱਚ ਜਦੋਂ ਤੱਕ n 40 ਤੋਂ ਵੱਧ ਜਾਂ ਬਰਾਬਰ ਹੈ
ਹੁਣ ਕੰਡੀਸ਼ਨ ਨੂੰ ਬਦਲਕੇ n 40 ਤੋਂ ਗ੍ਰੇਟਰ ਜਾਂ ਇਕੁਅਲ ਟੋ ਕਰੋ
ਅਤੇ ਕਿਓਕੀ ਅਸੀ ਵੱਡੀ ਗਿਣਤੀ ਤੋਂ ਛੋਟੀ ਗਿਣਤੀ ਦੇ ਵੱਲ ਲੂਪ ਕਰ ਰਹੇ ਹਾਂ ਇਸਲਈ ਅਸੀਂ ਲੂਪ ਵੈਰਿਏਬਲ ਨੂੰ ਘਟਾਇਆ ਹੈ
ਹੁਣ n n 1 ਨੂੰ ਬਦਲਕੇ n n 1 ਕਰੋ ਸੇਵ ਅਤੇ ਰਨ ਕਰੋ
ਹਾਲਾਂਕਿ ਅਸੀ ਵੇਖਦੇ ਹਾਂ 50 ਤੋਂ 40 ਤੱਕ ਸੰਖਿਆਵਾਂ ਪ੍ਰਿੰਟ ਹੋ ਗਈਆਂ ਹਨ ਹੁਣ ਅਸੀ 7 ਦੇ ਪਹਿਲੇ 10 ਮਲਟੀਪਲ ਪ੍ਰਿੰਟ ਕਰਾਂਗੇ
ਅਜਿਹਾ ਕਰਨ ਦੇ ਲਈ ਅਸੀ 7 ਤੋਂ ਸ਼ੁਰੂ ਕਰਾਂਗੇ ਹੁਣ n 50 ਨੂੰ ਬਦਲਕੇ n 7 ਕਰੋ ਅਤੇ ਫਿਰ 70 ਉੱਤੇ ਖ਼ਤਮ ਕਰੋ ਕੰਡੀਸ਼ਨ ਨੂੰ ਬਦਲਕੇ n ਲੈੱਸ ਇਕੁਅਲ ਟੋ 70 ਕਰੋ ਇਸ ਪ੍ਰਕਾਰ ਅਸੀ ਇਹ ਯਕੀਨੀ ਬਣਾਉਂਦੇ ਹਾਂ ਕਿ ਲੂਪ 70 ਉੱਤੇ ਰੁਕ ਜਾਵੇਗਾ
ਮਲਟੀਪਲ ਪ੍ਰਾਪਤ ਕਰਨ ਲਈ ਲੂਪ ਵੇਰਿਏਬਲ ਵਿੱਚ 7 ਤੋਂ ਵਾਧਾ ਕਰਾਂਗੇ
ਹੁਣ n n 1 ਨੂੰ ਬਦਲਕੇ n n 7 ਕਰੋ ਇਸ ਪ੍ਰਕਾਰ ਪਹਿਲਾਂ 7 ਪ੍ਰਿੰਟ ਕੀਤਾ ਜਾਂਦਾ ਹੈ ਅਤੇ ਫਿਰ n 14 ਹੋ ਜਾਂਦਾ ਹੈ ਅਤੇ ਇਸ ਪ੍ਰਕਾਰ 70 ਤੱਕ ਚੱਲਦਾ ਰਹਿੰਦਾ ਹੈ
ਸੇਵ ਅਤੇ ਰਨ ਕਰੋ
ਹਾਲਾਂਕਿ ਅਸੀ ਵੇਖਦੇ ਹਾਂ 7 ਦੇ ਪਹਿਲੇ 10 ਮਲਟੀਪਲ ਪ੍ਰਿੰਟ ਹੋ ਜਾਂਦੇ ਹਨ
ਅਸੀ ਇੱਕ ਗਿਣਤੀ ਦੇ ਅੰਕਾਂ ਦਾ ਜੋੜ ਪਤਾ ਕਰਨ ਲਈ ਵੀ ਵਾਈਲ ਲੂਪ ਦਾ ਪ੍ਰਯੋਗ ਕਰ ਸੱਕਦੇ ਹਾਂ
ਵੇਖਦੇ ਹਾਂ ਕਿ ਅਜਿਹਾ ਕਿਵੇਂ ਕਰਦੇ ਹਨ
ਪਹਿਲਾਂ ਮੇਨ ਮੇਥਡ ਨੂੰ ਕਲੀਅਰ ਕਰੋ
ਇੰਟ n 13876 ਇਹ ਨੰਬਰ ਹੈ ਫਿਰ ਇੰਟ ਡੀਐਸਯੂਐਮ 0 ਅੰਕਾਂ ਲਈ ਵੈਰਿਏਬਲ ਡੀਐਸਯੂਐਮ ਸਿੰਬਲ ਦੇ ਵਿਚ ਅੰਕਾਂ ਦਾ ਜੋੜ ਸ਼ਾਮਿਲ ਹੋਵੇਗਾ ਟਾਈਪ ਕਰੋ ਵਾਈਲ n ਗ੍ਰੇਟਰ ਥਾਨ 0 ਪਰੇਂਥੇਸਿਸ ਖੋਲੋ ਅਤੇ ਬੰਦ ਕਰੋ ਇਸ ਕੰਡੀਸ਼ਨ ਨੂੰ ਵਰਤਨ ਦਾ ਕਾਰਨ ਇੱਕ ਵਾਈਲ ਲੂਪ ਵਿੱਚ ਸਪੱਸ਼ਟ ਹੋਵੇਗਾ
ਅੰਕਾਂ ਦਾ ਜੋੜ ਪ੍ਰਾਪਤ ਕਰਨ ਦੇ ਲਈ ਸਾਨੂੰ ਪਹਿਲਾਂ ਅੰਕ ਪ੍ਰਾਪਤ ਕਰਨਾ ਚਾਹੀਦਾ ਹੈ
ਅਜਿਹਾ ਕਰਨ ਲਈ ਅਸੀ ਮੋਡੂਲੋ ਆਪਰੇਟਰ ਦਾ ਪ੍ਰਯੋਗ ਕਰਾਂਗੇ
ਫਿਰ ਡੀਐਸਯੂਐਮ ਡੀਐਸਯੂਐਮ ਨ 160 10 ਹੁਣ ਅਸੀ ਇਕਾਈ ਅੰਕ ਪ੍ਰਾਪਤ ਕਰਦੇ ਹਾਂ ਅਤੇ ਇਸਨੂੰ ਡੀਐਸਯੂਐਮ ਵਿੱਚ ਜੋੜ ਦਿੰਦੇ ਹਾਂ
ਇਸਦੇ ਬਾਅਦ ਅਸੀ 10 ਨਾਲ ਵੰਡਕੇ ਅੰਕਾਂ ਨੂੰ ਹਟਾਉਂਦੇ ਹਾਂ
n n 10 ਹੁਣ ਜਦੋਂ ਲੂਪ ਪਹਿਲੀ ਵਾਰ ਚਲਦਾ ਹੈ ਡੀਐਸਯੂਐਮ 6 ਹੋਵੇਗਾ ਅਤੇ n 1387 ਹੋਵੇਗਾ
ਅਤੇ ਜਦੋਂ ਲੂਪ ਦੂਜੀ ਵਾਰ ਰਨ ਹੁੰਦਾ ਹੈ ਤਾਂ ਡੀਐਸਯੂਐਮ 7 ਅਤੇ 6 ਦਾ ਜੋੜ ਹੋਵੇਗਾ ਜੋ ਕਿ 13 ਹੈ ਅਤੇ n 138 ਹੋ ਜਾਵੇਗਾ
ਇਸ ਪ੍ਰਕਾਰ ਜਿਵੇਂ ਜਿਵੇਂ ਲੂਪ ਵਧਦਾ ਜਾਂਦਾ ਹੈ n ਤੋਂ ਅੰਕ ਹਟਦੇ ਜਾਂਦੇ ਹਨ ਅਤੇ ਅੰਤ n ਜੀਰੋ ਹੋ ਜਾਂਦਾ ਹੈ
ਇਸਦੇ ਬਾਅਦ ਕੰਡੀਸ਼ਨ n ਗ੍ਰੇਟਰ ਥਾਨ 0 ਫਾਲਸ ਹੋ ਜਾਵੇਗੀ ਅਤੇ ਲੂਪ ਰੁਕ ਜਾਵੇਗਾ ਹੁਣ ਇੱਕ ਪ੍ਰਿੰਟ ਸਟੇਟਮੇਂਟ ਜੋੜਦੇ ਹਾਂ ਸਿਸਟਮ ਆਉਟ ਪ੍ਰਿੰਟਲਨ ਹੁਣ ਵਰਕਿੰਗ ਕੋਡ ਵੇਖਦੇ ਹਾਂ
ਸੇਵ ਅਤੇ ਰਨ ਕਰੋ ਜਿਵੇਂ ਕਿ ਅਸੀ ਵੇਖਦੇ ਹਾਂ ਅੰਕਾਂ ਦਾ ਜੋੜ ਜੋ 25 ਹੈ ਪ੍ਰਿੰਟ ਹੋ ਗਿਆ ਹੈ
ਇਸ ਪ੍ਰਕਾਰ ਇੱਕ ਵਾਈਲ ਲੂਪ ਜੋ ਪ੍ਰੋਗਰਾਮਿੰਗ ਵਿੱਚ ਇੱਕ ਸਭਤੋਂ ਮੂਲ ਕੰਸਟਰਕਟਸ ਹੈ ਪ੍ਰਯੋਗ ਕੀਤਾ ਜਾ ਸਕਦਾ ਹੈ
ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਤੇ ਲੈ ਜਾਂਦਾ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਵਾਈਲ ਲੂਪ ਦੇ ਬਾਰੇ ਵਿੱਚ ਇਸਨੂੰ ਕਿਵੇਂ ਪ੍ਰਯੋਗ ਕਰਦੇ ਹਨ ਇਸ ਟਿਊਟੋਰਿਅਲ ਲਈ ਇੱਕ ਅਸਾਇਣਮੈਂਟ ਦੇ ਰੂਪ ਵਿੱਚ ਇਸ ਸਮੱਸਿਆ ਨੂੰ ਹੱਲ ਕਰੋ
ਇੱਕ ਗਿਣਤੀ ਦਿੱਤੀ ਗਈ ਹੈ ਇੱਕ ਵਾਈਲ ਲੂਪ ਦਾ ਪ੍ਰਯੋਗ ਕਰਦੇ ਹੋਏ ਇਸਦੇ ਘਟਦੇਕ੍ਮ ਰਿਵਰਸ ਦੀ ਗਿਣਤੀ ਕਰੋ
ਉਦਾਹਰਣ 19435 ਜੀਟੀ 53491 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਨਣ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ਜੋ ਸਪੋਕਨ ਪ੍ਰੋਜੇਕਟ ਟਿਊਟੋਰਿਅਲ ਨੂੰ ਸਾਰਾਂਸ਼ਿਤ ਕਰਦਾ ਹੈ
http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਏਟੀ spoken tutorialਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਨਿਮਨ ਲਿੰਕ ਉੱਤੇ ਉਪਲੱਬਧ ਹੈ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ